ਸਾਨੂੰ ਇੱਸ ਫ਼ੋਟੋ ਵਿੱਚ ਇੱਕ ਬਹੁਤ ਵੱਡਾ ਮੰਦਿਰ ਦਿੱਖ ਰਿਹਾ ਹੈ।

ਇਹ 'ਚ ਸਾਨੂੰ ਕੁਝ ਮਿਸਤਰੀ ਨਜ਼ਰ ਆ ਰਹੇ ਨੇਂ ਜਿਹੜੇ ਕੰਮ ਕਰ ਰਹੇ ਨੇਂ ਸਾਨੂੰ ਕੁਛ ਫੱਟੇ ਲੱਕੜੀ ਦੇ ਫੱਟੇ ਦਿਖ ਰਹੇ ਹੈਂ।

ਸਾਨੂੰ ਇੱਥੇ ਬਹੁਤ ਵੱਡਾ ਇੱਕ ਪੋਸਟ ਆਫਿਸ ਨਜ਼ਰ ਆ ਰਿਹਾ--

ਸਾਨੂੰ ਇੱਥੇ ਦਿਖਾਈ ਦੇ ਰਿਹਾ ਐ ਕਿ ਕਿਤੇ ਇੱਕ ਦੁਕਾਨ ਐ ਦੁਕਾਨ ਦੇ ਅੰਦਰ ਬਹੁਤ ਸਾਰਾ ਸਮਾਨ ਪਿਆ ਐ ਸਾਨੂੰ ਇੱਥੇ ਕੁਝ ਤਾਰਾਂ ਦਿਖ ਰਹੀਆਂ ਨੇ।

ਇਸ ਵਿੱਚ ਸਾਨੂੰ ਇੱਕ ਵੱਡਾ ਦਰਿਆ ਦਿਖ ਰਿਹਾ ਹੈ ਜਿਸ ਵਿੱਚ ਦੋ ਗਾਈਆਂ ਦਿਖ ਰਹੀਆਂ ਨੇ ਜਿਹੜੀਆਂ ਕਿ ਪਾਣੀ --

ਔਰਤ ਨਜ਼ਰ ਆ ਰਹੀ ਐ ਜਿਸਨੇ ਸਾੜੀ ਪਹਿ ਪਾਈ ਹੋਈ ਐ ਔਰ ਵੋ ਬਸ ਦਾ ਵੇਟ ਕਰ ਰਹੀ ਐ।

ਇੱਥੇ ਇੱਕ ਐ_ਸੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਸਾਨੂੰ ਬੋਹੁਤ ਸਾਰੇ ਬੱਲਬ ਲੱਗੇ ਹੋਏ ਵੀ ਦਿੱਖ ਰਹੇ ਨੇਂ ਸਾਨੂੰ ਇੱਥੇ--

ਕੁੱਛ ਵੱਡੇ ਵੱਡੇ ਬੂਟੇ ਦਿਖਾਈ ਦੇ ਰਿਹੈਂ ਜੋਕੀ ਪੈਲੇਸ ਦੇ ਬਾਹਰ ਹੈਂ ਸਾਨੂੰ ਇੱਥੇ ਹਰਿਆਲੀ ਨਜ਼ਰ ਆ ਰਹੀ ਹੈ ਕਿਆਰੀਆਂ ਵਿੱਚ ਹਰੇ ਹਰੇ ਬੂਟੇ ਲੱਗੇ ਨਜ਼ਰ ਆ ਰਹੇਂ।

ਸਾਨੂੰ ਇੱਥੇ ਕੁਝ ਟੇਬਲ ਲੱਗੇ ਹੋਏ ਦਿਖ ਰਹੇ ਨੇ ਕੁਛ ਸਾਨੂੰ ਹੀਲਸ ਵਗੈਰਾ ਦਿਖਾਈ ਦੇ ਰਹੀਆਂ ਨੇ ਦੁਕਾਨ ਦੇ ਬਾਹਰ ਸਾਨੂੰ ਇੱਕ --

ਸਾਨੂੰ ਇੱਥੇ ਇੱਕ ਛੋਟਾ ਜਿਹਾ ਮੰਦਿਰ ਦਿਖਾਈ ਦੇ ਰਿਹਾ ਹੈ ਕੁੱਛ ਝੰਡੇ ਦਿੱਖ ਰਹੇ ਹੈਂ ਤਿਰੰਗਾ ਝੰਡੇ ਦਿਖਾਈ--